ਮੈਂ ਤੁਹਾਨੂੰ ਦੱਸੀ ਜਾਊਗਾ ਨਾ ਸਟਰਿੰਗ ਕਰਨੀ ਕਿੱਦਾ ਵਾ ਤੇ ਤੁਹੀਂ ਕਰੀ ਜਾਇਓ।

ਮੈਂ ਦੱਸ ਤਾਂ ਸਕਦਾ ਨਾ ਠੀਕ ਕਰਨਾ ਕੀ ਨਈ ਠੀਕ ਕਰਨਾ।

ਜਿਹੜਾ ਕੰਮ ਦੋ ਘੰਟਿਆ ਚ ਹੋਣਾ ਨਾ ਉਹ ਮੈਂ ਘੰਟੇ ਡੇਢ ਘੰਟੇ ਚ ਮੁੱਕਵਾ ਦੂਗਾ ਨਾਲ਼।

ਪਹਿਲੇ ਵੇਖਾ ਲਿਓ ਨਾ ਤੇ ਜਾਂਦਿਆ ਹੀ ਕੰਮ ਸ਼ੁਰੂ ਕਰ ਦੇਣਾ ਵਾ ਤੇ ਅੱਧੇ-ਪੌਣੇ ਘੰਟੇ ਚ ਸਟਰਿੰਗ ਖੋਲ ਕੇ ਤੇ ਲੱਦ ਲੈਣੀ ਏ।

ਕੰਮ ਵੀ ਮੁਕਾ ਕੇ ਆਉਣਾ ਨਾ।

ਆਹੋ ਗੱਲਾਂ ਨਈ ਨਾ ਆਖਦਾ ਹੋਣਾ ਗੱਲਾਂ ਸੁਣਾਊਗਾ ਮੈਂ ਤੁਹਾਨੂੰ।

ਇੱਦਾ ਲੰਮੇ-ਲੰਮੇ ਜਾਣੀ ਇੱਥੋਂ ਹੀ ਹਿਸਾਬ ਲਾ ਲੈ ਤਿੰਨ ਗਾਡਰ ਉੱਦੇ ਚ ਪਏ ਤੇ ਤਿੰਨ ਹੀ ਉੱਦੇ ਚ ਪਏ ਏ ਦੋ ਕਮਰੇ ਜਿਹੜੇ ਨਿੱਕੇ-ਨਿੱਕੇ।

ਆਹੋ ਤੇ ਇੱਕ ਜਿਹੜਾ ਵਾ ਇੱਕ ਥੋੜ੍ਹਾ ਵੱਡਾ ਵਾ ਉਹਦੇ ਚ ਵੱਧ ਤੋਂ ਵੱਧ ਨਈ ਤੇ ਪੰਜ ਗਾਡਰ ਪਏ ਹੁਣੇ ਏ।

ਬਾਕੀ ਸਾਰੀ ਖੋਲ ਲਿਆਂਦੀ ਏ ਹਿਲਟੀ ਖੜਣੀ ਏ ਨਾਲ਼ ਜਿਹੜੇ ਪੀਸ ਫਸੇ ਨੀ ਆ ਬੀਮਾ ਵਾਲ਼ੇ।

ਨਈ ਉਹ ਸਾਰਿਆਂ ਦਾ ਹੁੰਦਾ ਵਿੱਚੇ ਕਰਨੀ ਵੀ ਤੇ ਖੋਲਣੀ ਵੀ। ਸਟਰਿੰਗ ਦੇ ਪੈਹੇ ਬਚਦੇ ਹੁਣੇ ਆ ਜ਼ਿਆਦਾ ਫੇਰ। ਨਈ ਪੈਹੇ ਠੀਕ ਆ ਦਿਹਾੜੀ ਪੈ ਜਾਂਦੀ ਆ।

ਹਾਂ ਨਿਕਲ਼ ਜਾਂਦਾ ਵਾ ਤੇਲ ਖਰਚਾ ਵੀ ਤੇ ਉੱਦਾ ਵੀ ਦਿਹਾੜੀ ਨਿਕਲ਼ ਜਾਂਦੀ ਮੋਟੀ। ਇਹ ਲੋਹੇ ਦੀ ਏ ਸਟਰਿੰਗ ਸਾਰੀ । ਨਈ ਨਈ ਏ ਇਹ ਸੋਨੂੰ ਭਾਅ ਦੂਜੀ ਏ ਪਲਾਈ ਆਲ਼ੀ।

ਹਾਂ-ਹਾਂ ਫੱਟੇ ਪੈ ਕੇ ਤੇ ਪਲਾਈ ਪੈਂਦੀ ਜਿਹੜੀ। ਚੱਲ ਪੈਹੇ ਲੈ ਕੇ ਤੇ ਕੇਹੇ ਤੋਂ ਫੜ-ਦੜ ਕੇ ਸੌ ਦੋ ਸੌ ਰੁਪਏ ਲੋਹੇ ਦੀ ਬਣਾ ਸਟਰਿੰਗ। ਲੋਹੇ ਆਲ਼ੀ ਨੀ ਯਾਰ ਇੰਨੀ ਜਦੋਂ ਦਾ ਮੈਂ ਜਾਣਾ ਨਾ ਇਹਨਾਂ ਨਾਲ਼।

ਲੋਹੇ ਆਲ਼ੀ ਮੈਨੂੰ ਨੀ ਇੱਕ ਅੱਧੇ ਬੰਦੇ ਨੇ ਕਿਹਾ ਹੁਣਾ ਵੱਧ ਤੋਂ ਵੱਧ ਨਹੀਂ ਤੇ ਓਹਨੇ ਵੀ ਕਾਰਲੀ ਐ ਉੱਦਾ ਲੋਹੇ ਆਲ਼ੀ ਦਾ ਕਦੇ ਕੇਹੇ ਨੇ ਨਾਂ ਹੀ ਨੀ ਲਿਆ ਹਾਂਡੇ ਘਰੇ। ਲੋਹੇ ਆਲ਼ੀ ਦਾ ਇਹ ਆ ਕੀ ਪਲੱਸਤਰ-ਪਲੂਸਤਰ ਨੀ ਕਰਨਾ ਪੈਂਦਾ। ਇਹਦਾ ਵੀ ਨੀ ਹੁੰਦਾ ਇੱਦਾ ਵੀ ਜਿਹੜੀ ਇਹ ਨਾ ਪਲਾਈ ਵਾਲ਼ੀ। ਅੱਛਾ ਪਲਾਈ ਆਲ਼ੀ ਚ। ਹਾਂ ਇਹਦਾ ਵੀ ਉਹੋਂ ਹੀ ਸੀਨ ਵਾ ਇਹਨੂੰ ਵੀ ਨੀ ਛੱਤ ਪਲੱਸਤਰ ਨੀ ਕਰਨੀ ਪੈਂਦੀ। ਮੈਂ ਸੋਚਿਆ ਮੈਂ ਕਿਹਾ ਫੱਟੇ ਨਾਲ਼ ਹੀ ਗਿਹੀ ਕਰ ਦਿੰਦੇ ਮਿੱਟੀ। ਇਹਦੇ ਚ ਇਹ ਫ਼ਰਕ ਹੁੰਦਾ ਵਾ ਜਿੱਦਾ ਉਹ ਹੁੰਦੀ ਦੋ ਪਾਈ ਚਾਰ ਦੀ ਇਹ ਦੋ ਪਾਈ ਦੋ ਦੀ ਹੁੰਦੀ, ਉਹ ਪਲੇਟ ਇਹ ਹੁੰਦੀ ਆ ਚਾਰ ਪਾਈ ਅੱਠ ਦੀ ਉਹ ਵਾਇਆਂ, ਵਾਇਆ ਉਹਨਾਂ ਜ਼ਿਆਦਾ ਘੇਰ ਲੈਂਦੀ ਤੇ ਉਹ ਜੋੜ ਨੀ ਪੈਂਦਾ ਵਿੱਚ।

ਅਹੋ ਜਿੱਦਾ ਹੁਣ ਨਿੱਕੀਆਂ ਪਲੇਟਾਂ ਨਾ ਉਹਨੂੰ ਲਾਗੋ-ਲੱਗ ਰੱਖਾਗੇ ਤੇ ਜੋੜ ਜ਼ਿਆਦਾ ਦਿੱਖਣੇ ਆ ਨਾ ਇਹਦੇ ਜੋੜ ਨੀ ਦਿੱਖਣੇ ਉਹਦੀਆਂ ਮੰਨ ਲੈ ਅੱਠ ਪਾਈ ਚਾਰ ਦੀ ਏ ਉਹ ਤੇ ਮਤਲਬ ਜੇ ਅੱਠ ਪਾਈ। ਅੱਠ ਦਾ ਏ ਸੋਲਾਂ ਪਾਈ ਅੱਠ ਦਾ ਕਮਰਾ ਹੋਏ ਤੇ ਦੋ ਪੈ ਗਈਆਂ ਤੇ ਸਿੱਧਾ ਲੋੜ ਨੀ ਪੈਂਦੀ ਮੁੜ ਕੇ ਉਹਨੂੰ ਵੇਖਣ ਦੀ।

ਇਹ ਚੱਕਰ ਪੈ ਜਾਂਦਾ ਨਾ ਤਾਂ ਕਰਕੇ ਇਹਨੂੰ ਲੋਕੀਂ ਜ਼ਿਆਦਾ ਪਸੰਦ ਕਰਦੇ ਆ ਲੋਹੇ ਆਲ਼ੀਆਂ ਦਾ ਕੰਮ ਹੈ ਵਾ, ਪਰ ਚੱਲੋ ਹੁਣ ਪਰ ਇਹਦਾਂ ਜ਼ਿਆਦਾ ਚੱਲਦਾ ਉਹ ਘੱਟ ਚੱਲਦਾ।

ਮੈਨੂੰ ਪੁੱਛਣ ਦੇ ਹੀ ਕਿ ਲੋਹੇ ਵਾਲ਼ੀ ਬਣਵਾਓ ਪੈਹੇ ਲੈ ਕੇ।

ਤੇ ਮੈਂ ਕਿਹਾ ਵੀ ਲੋਹੇ ਵਾਲ਼ੀ ਹਾਨੂੰ ਕਦੀ ਕੇਹੀ ਨੀ ਜਿੰਨੇ ਵੀ ਕਹੀ ਏ ਇੱਕ ਅੱਧੇ ਨੇ ਉਹਨੇ ਵੀ ਇਹੋ ਕਰਵਾਲੀ ਏ ਉਹਨੂੰ ਪਤਾ ਵੀ ਪਲਾਈ ਆਲ਼ੀ ਸਹੀ ਏ।

ਇਹਦਾ, ਇਹਦਾ ਇੱਦਾ ਵਾ ਨਾ ਸੋਨੂੰ ਭਾਜੀ।

ਹਾਂ ਇੱਦਾ ਵਾ ਨਾ ਵੀ ਉਹਦੀ ਭਾਵੇਂ ਜੇ ਦੋ ਫੁੱਟ ਦੀ ਏ ਤਿੰਨ ਫੁੱਟ ਦੀ ਉਹਦਾ ਦੋ ਫੁੱਟ ਤੇ ਤਿੰਨ ਫੁੱਟ ਤੇ ਫੇਰ ਜੋੜ ਪੈਣਾ।

ਚਾਰ ਪਾਈ ਅੱਠ ਦੀ ਏ ਚਾਰ ਪਾਈ ਅੱਠ ਤੇ ਜਾ ਕੇ ਜੋੜ ਪੈਂਦਾ ਇਹਦਾ। ਤੇ ਇਹ ਤੇ ਫਲੱਸ਼ ਤੇ ਬਾਥਰੂਮ ਕੱਲੀ ਪਲੇਟ ਢੱਕ ਲੈਂਦੀ ਹੁਣੀ।

ਚਾਰ-ਚਾਰ ਪਾਈ ਛੇ ਅੱਠ ਦਾ ਹੋਏ ਨਾ ਬਾਥਰੂਮ।

ਇਹ ਕਰ ਲੈਂਦੀ ਏ ਫੇਰ ਕਵਰ ਕਰ ਲੈਂਦੀ ਏ ਜ਼ਿਆਦਾ ਖਲਾਰ ਨੀ ਨਾਲ਼ ਇਹਦਾ ਜ਼ਿਆਦਾ ਖਲਾਰ ਨੀ ਪੈਣਾ।

ਜਿੱਦਾ ਕੇਹੇ ਨੂੰ ਕੰਮ ਪਸੰਦ ਆਉਂਦਾ ਉੱਦੇ ਹੀ ਆ ਫੇਰ। ਬਸ ਜਿਹੜੇ ਇੰਨੂ ਜਿਹਦੇ ਘਰ ਲੱਗੇ ਆ ਕਰਨ ਉਹਨੂੰ ਪਸੰਦ ਆਉਣਾ ਚਾਹੀਦਾ। ਹੈਅ ਬਈ। ਗਾਹਕ ਖ਼ੁਸ ਹੋਣਾ ਚਾਹੀਦਾ ਵਾ ਯਾਰ।

ਆਹੋ-ਆਹੋ ਕਿਉਂਕਿ ਗਾਹਕ ਦੇ ਸਿਰ ਤੇ ਚੜੀ ਗਿਆ ਮੈਂ। ਆਹੋ ਮੈਂ ਨਾ ਉੱਥੇ ਰਾਈਚੱਕ ਖੋਲ ਕੇ ਆਏ ਲੈਂਟਰ ਵੇਖਿਓ ਸਹੀ ਜਾ ਕੇ ਕਿੰਨਾ ਸਾਫ਼ ਨਿਕਲ਼ਿਆ ਵਾ।

ਘਰਵਾਲ਼ੇ ਖੁਦ ਕਹਿਣ ਦਏ ਹੀ ਕਿ ਠੀਕ ਏ ਯਾਰ ਲੈਂਟਰ ਬੜਾ ਸਾਫ਼ ਨਿਕਲ਼ਿਆ।

ਮੈਂ ਕਹਿਣਾ ਕੰਧਾਂ ਦੀ ਪਿਲਾਈ ਖੜੀ ਕਰਕੇ ਤੇ ਸੀਮਿੰਟ ਭਰਦੇ ਆ ਆਪਣੇ ਪਲੱਸਤਰ ਦਾ ਕੰਮ ਵੀ ਮੁਕਾਓ ਫੇਰ।

ਉਹ ਸੋਨੂੰ ਭਾਜੀ ਨਾ ਪਲੱਸਤਰ ਕਰਵਾਉਣੇ ਹੋਣ ਤੇ ਪੇਪਰ ਲੱਗ ਜਾਂਦਾ ਉਵੀਂ।

ਹਾਂਜੀ ਪੇਪਰ ਲਵਾਓ ਨਾ ਪਲੱਸਤਰ ਕਰਵਾਓ ਭਾਵੇਂ।

ਆਹੋ ਪਰ ਓਵੇਂ ਹੀ ਏ ਪਲੱਸਤਰ ਕਰਾ ਕੇ ਲਗਾਉਣ ਦਾ ਫਾਇਦਾ ਵਾ ਉੱਦਾ ਜਿਹੜੀ ਇੱਟਾਂ ਵਾਲ਼ੀ ਤੇ ਲਵਾਉਣਾ ਨਾ ਉਹ ਛੇਤੀ ਲੱਥ ਜਾਂਦਾ ਹਵਾ ਭਰ ਜਾਂਦੀ ਨਾ ਪੇਪਰ ਚ।

ਇਹ, ਇਹ ਫਰਕ ਹੋ ਜਾਂਦਾ ਉਹਦਾ ਉਹ ਇਹ ਹੈ ਕਿ ਇੱਟਾਂ ਵਾਲ਼ੇ ਤੇ ਘੱਟ ਟੈਮ ਕੱਢੇਗਾ ਤੇ ਜੇ ਆਹੀ ਪਲੱਸਤਰ ਤੇ ਲੱਗਾਵਾਗੇ ਤੇ ਉਹ ਵੱਧ ਟਾਇਮ ਕੱਢੇਗਾ।

ਠੀਕ ਏ ਠੀਕ ਆ ਨਈ-ਨਈ ਚੱਲੋ ਵਧੀਆ ਕੰਮ ਹੋਣਾ ਚਾਹੀਦਾ ਕੇਹੇ ਤਰੀਕੇ ਨਾਲ਼ ਮੈਂ ਤੇ ਆਪ ਕਰਾਉਣਾ ਮੈਂ ਹੁਣ ਤੁਹਾਨੂੰ ਕਵਾ।

ਠੀਕ ਆ ਜੀ। ਪਾਣੀ ਪੀ ਕੇ ਤੇ ਭਾਈ ਆਪਦਾ ਅਰਾਮ ਕਰਿਆ, ਆਰਾਮ ਕਰਿਆ ਤੇ ਹੁਣ ਖਾਣ ਨੂੰ ਕੁਜ ਨੀ ਸੀ ਭੁੱਖ ਬਹੁਤ ਲਗੀ ਬੀ। ਭੁੱਖ ਬਹੁਤ ਲੱਗੀ ਭੁੱਖ ਬਹੁਤ ਸਤਾਉਂਦੀ ਤੜਕੇ ਖਾਦੀ ਆਥਣੇ ਬਹੁਤ ਸਤਾਉਂਦੇ ਸਵੇਰ ਹੋਈ ਕੋਰਾ ਵੀ ਆਪ ਕੀਤੇ ਨਗਰੀ ਚ ਚਲੀਏ ਜਦੋ ਨਗਰੀ ਚ ਜਾ ਕੇ

ਕਲਾ ਏ ਪਿਆ ਕਲਾ ਪਿਆ ਆ ਤੇ ਸ਼ੇਰ ਓਹਦਾ ਰਾਖਾ ਕਰਦਾ ਆ ਜਦੋ ਸ਼ੇਰ ਓਹਦੀ ਰਾਖੀ ਕਰਦਾ ਓਹਨੇ ਕਿਹਾ ਵੀ ਯਾਰ ਬੁੜਾ ਪਿਆ ਕਲਾ ਏ ਪਿਆ

ਜਦੋ ਉਹ ਅਗੇ ਲੰਘਣ ਲਗਾ ਤੇ ਸ਼ੇਰ ਨੇ ਓਹਨੂੰ ਘੇਰ ਲਿਆ ਘੇਰਰ ਕੇ ਸ਼ੇਰ ਨੇ ਓਹਨੂੰ ਰੋਕ ਲੋਇ ਰੋਕਕੇ ਹੁਣ ਉੱਗ ਕਹਿੰਦਾ ਭਾਈ ਕੋਰੜਾ ਟੱਕਰਿਆ ਕਹਿੰਦਾ ਭਾਈ ਪੋਹਿਲਾ ਨਗਰੀ ਚੋ ਕੁਜ ਖਾ ਕੇ ਆਈਏ ਨੰਗਰੀ ਨੂੰ ਕੋਰੜਾ ਸੁੱਟ ਤਾ ਜਦੋ ਨਗਰੀ ਚ ਗਿਆ ਨਗਰੀ ਚ ਜਾ ਕੇ ਵਹਿਣ ਲੱਗਦਾ ਕਹਿੰਦਾ ਭਾਈ ਪਾਰਸ਼ਦ ਸ਼ਕਣਾ ਸੀ ਪ੍ਰਸ਼ਾਦਾ ਸ਼ਕਣਾ ਸੀ ਇਕ ਨਵੀਂ ਵਿਹਾਇ ਕੁੜੀ ਰੋਟੀ ਪਕਾਈ ਜਾਂਦੇ ਸੀ ਓਹਨੂੰ ਕਹਿੰਦਾ ਭਾਈ ਮੈਂ ਪ੍ਰਸ਼ਾਦਾ ਸ਼ਕਣਾ ਸੀ ਓਹਨੇ ਭਾਈ ਓਹਨੂੰ ਪ੍ਰਸ਼ਾਦਾ ਲਾਹ ਕੇ ਥਾਲ ਚ ਓਹਨੂੰ ਮੰਜਾ ਡਾਹਹ ਕੇ ਵਰਾਂਡੇ ਚ ਲਾਸ਼ੇ ਦਾ ਮਤਲਬ ਭਰਿਆ ਡੋਲੂ ਓਨੁਦੇਤ ਜਦੋ ਭਾਈ ਪ੍ਰਸ਼ਾਦਾ ਖੰਡਾ ਖੰਡਾ ਰਾਜਾ ਓਹਨੂੰ ਪੌਛਡਾ ਭਾਈ ਤੇਰਾ ਵਿਆਹ ਕਦੋ ਹੋਇਆ ਉਹ ਕਹਿੰਦੀ ਮਹਾਰਾਜ ਤੁਸੀ ਕਿ ਲੈਣਾ ਆ ਕਹਿੰਦਾ ਮੈਂ ਭਾਈ ਫਲਾਨਏ ਸ਼ਹਿਰ ਦਾ ਰਾਜਾ ਤੇ ਮੈਂ ਭਗਵਾਨ ਦੇ ਕਚੈਰੀ ਚਲਿਆ ਜੇ ਤੈਨੂੰ ਕੁਜ ਚਾਹੀਦਾ ਮੈਂਨੂੰ ਦਸ ਉਹ ਕਹਿੰਦੀ ਮਹਾਰਾਜ ਮੇਰਾ ਬੰਦਾ ਆਉਣਾ ਵਾਲਾ ਹਾਲੀ ਮੇਨੂ ਓਹਨੂੰ ਮੈਂ ਪੁੱਛ ਕ ਦਸੂਗੀ ਗਈ ਤੇ ਤੁਸੀ ਜੈਯੋ ਨਾ ਜਦੋ ਓਹਨੂੰ ਕਿਹਾ ਤੁਸੀ ਜੈਯੋ ਨਾ ਅਰਾਮ ਕਰਲੋ ਜਦੋ ਦੁਪਹਿਰ ਦਾ ਟੀਮ ਓਹੁਆ ਹਾਲੀ ਆਯਾ ਹਾਲੁ ਆਯਾ ਕਹਿੰਦਾ ਵੀ ਇਹ ਕੌਣ ਆ ਕੋਈ ਕਰਕੇ ਕਹਿੰਦੀ ਫਲਾਣੇ ਸ਼ੇਰ ਦਾ ਰਾਜਾ ਆ ਤੇ ਇਹ ਕਹਿੰਦਾ ਵੀ ਮੈਂ ਪ੍ਰਸ਼ਾਦਸ ਸ਼ਕਣਾ ਤੇ ਪ੍ਰਸ਼ਾਦਾ ਸ਼ਕ਼ ਲਿਆ ਵਿਉਈ ਹਨ ਪੁੱਛਿਆ ਵੀ ਜੇ ਭਾਈ ਤੈਨੂੰ ਕੁਜ ਚਾਹੀਦਾ ਸਾਨੂ ਦਸੋ ਮੈਂ ਭਗਵਾਨ ਦੇ ਕਚਰੇ ਚਲਿਆ ਕਹਿੰਦੀ ਵੀ ਅੱਛਾ ਇਹਨੂੰ ਬੋਲੋ ਵੀ ਸਾਨੂ ਇਕ ਲੜਕਾ ਤੇ ਇਕ ਲੜਕੀ ਦੇ ਦੇਵੇ ਭਗਵਾਨ ਨੂੰ ਕਾਵੇ ਵੀ ਜਾਂਦਾ ਹੋਇਆ ਸਾਨੂ ਦਸ ਕੇ ਜਾਵੇ ਜਦੋ ਦੋਨੋ ਜਾਣੇ ਪੇਸ਼ ਹੋਏ ਦੇਖ ਕ ਚਰਣੀ ਹੇਠ ਲਾਏ ਤੇ ਦੇਖ ਕ ਚਰਣੀ ਹੇਠ ਲੈ ਕੇ ਤੇ ਪੇਸ਼ ਹੋਏ ਰਾਜੇ ਦੇ ਪੇਸ਼ ਹੋਕਜੇ ਓਹਨੂੰ ਕਹਿੰਦੇ ਵਿਉ ਇਕ ਲੜਕਾ ਤੇ ਇਕ ਲੜਕਈ ਬਾਦਸ਼ਾਹ ਭਗਵਾਨ ਨੂੰ ਕਿਹੋ ਸਾਨੂ ਦੇ ਦਿਓ ਕੇਹਂਦਾਥਿਕ ਆ ਛਕਿਆ ਘੋੜਾ ਤੇ ਭਾਈ ਉਸੇ ਬੁੜ੍ਹੇ ਕੋਲ ਫੇਰ ਆ ਗਿਆ ਜਿਥੋਂ ਗਿਆ ਸੀ ਸ਼ੇਰ ਨੇ ਰੋਕਿਆ ਸੀ ਜਦੋ ਸ਼ੇਰ ਨੇ ਰੋਕਿਆ ਬੁੜ੍ਹੇ ਕੋਲ ਆਉਣ ਕੇ ਖਾਰਾ ਘੋੜਾ ਰੋਕ ਮਤਲਬ ਪਾਸੇ ਕਰਤਾ ਤਾ ਸ਼ੇਰ ਨੇ ਫੜਦਿਆਂ ਪੱਲਾ ਤੇ ਓਹਨੂੰ ਪਾਸੇ ਲੈ ਗਿਆ ਅੰਦਰ ਲਿਜਾ ਕੇ ਤੇ ਭਾਈ ਇਹ ਪਾਸੇ ਬਹਿ ਗਿਆ ਤੇ ਓਹਨੂੰ ਕਹਿੰਦਾ ਹਨ ਰਾਜਾ ਕਿ ਇਨੀ ਦਿਨ ਹੋਗੇ ਤੁਰੇ ਫਿਰੇ ਨੂੰ ਤੂੰ ਆਪਣੀ ਰਾਜਧਾਨੀ ਭੁੱਲ ਕੇ ਕਿਹੜੇ ਰੰਗ ਚ ਫਿਰਦਾ ਕਹਿੰਦਾ ਮਹਾਰਾਜ ਭਗਵਾਨ ਨੂੰ ਮਿਲਣਾ ਆ ਕਹਿੰਦਾ ਭਗਵਾਨ ਤਾ ਇਥੋਂ ਸੂ ਘੂ ਉਪਰ ਆ ਤਾਰੜਕੇ ਓਹਦੀ ਕਾਛੇੜ ਲੱਗੂਗੀ ਜੇ ਤੂੰ ਜਾਣਾ ਤਾ ਘੋੜਾ ਇੱਥੇ ਬਨਜੀ ਤੇ ਰਾਹ ਦੇ ਵਿਚ ਇਕ ਕੁੱਤੀ ਸੂਈ ਵੀ ਆ ਕਹਿੰਦਾ ਹੈਂ ਹਾਂ ਕਹਿੰਦਾ ਰਾਹ ਵਿਚ ਇਕ ਕੁੱਤੀ ਸੂਈ ਹੁਈ ਹੈ ਓਹਦੇ ਵਾਸਤੇ ਭੋਜਨ ਲੈਜਾ ਕਹਿੰਦਾ ਮਹਾਰਾਜ ਭੋਜਨ ਕਿਥੋਂ ਲਿਆਵਾਂ? ਕਹਿੰਦਾ ਇੱਥੇ ਨਗਰੀ ਚਿੱਟ ਤੈਨੂੰ ਪੁੰਨ ਲੱਗੂਗਾ ਏਦ ਜਦੋ ਭਾਈ ਨਗਰੀ ਚਿਤੰ ਦਾ ਕੇਹਰ ਆ ਜਾਵੇ ਨਾ ਚੀਤੰਨ ਦਾ ਮਤਲਬ ਮੰਗ ਕੇ ਜਦੋ ਭਾਈ ਨਗਰੀ ਚੇਤਨ ਦਾ ਕਹਿਤਾ ਰਾਜੇ ਨੂੰ ਤੇ ਰੱਜੇ ਇਕ ਘਰੇ ਕੀਨੁ ਕਹਾ ਗਏ ਯਾਰ ਇਕ ਬੁੜ ਰੋਟੀਆਂ ਪਕਾਈ ਜਾਵੇ ਰਾਜਾ ਓਹਦੇ ਕੋਲ ਜਾਵੇ ਕਹਿੰਦਾ ਮਹਾਰਾਜ ਬੀਬੀ ਕਹਿੰਦੀ ਦਸ ਉਹ ਭਾਈ ਤੂੰ ਕੌਣ ਕਹਿੰਦਾ ਮੈਂ ਇਤਰ ਕਰਕੇ ਫਲਾਣੇ ਸ਼ੇਰ ਦਸ ਰਾਜਾ ਆ ਤੇ ਤੂੰ ਕਿੱਥੇ ਚਲਿਆ ਕਹਿੰਦਾ ਮੈਂ ਇਤਰ ਕਰਕੇ

ਬੈਠਣ ਦਾ ਕੋਈ ਸਾਧਾਂ ਨੀ ਘੋੜਾ ਬੀਚਾਰਾ ਆਪ ਥੱਕਿਆ ਹਮਬੀਆਂ ਆਪ ਤੋਂ ਇਹ ਚਲਣਾ ਨੀ ਆਪ ਨੂੰ ਕਈ ਦਿਨ ਲੱਗ ਜਾਣਗੇ ਰਾਹ ਚ ਚਲੋ ਬਾਈ ਦੋਨੋ ਜਣੇ ਤੁਰੇ ਆਉਂਦੇ ਆ ਤੁਰੇ ਆਉਂਦੇ ਆ ਰੋਟੀਆਂ ਬਣਿਆ ਰਾਜੇ ਨੇ ਆਪਦੇ ਘੋੜੇ ਤੇ ਰੋਟੀਆਂ ਬੰਟਿਊਯਾ ਉਤੇ ਲੱਸੀ ਤਾ ਚਤੁਰਾ ਬੰਦ ਤਾ ਬਾਂਹ ਕੇ ਤੇ ਦੋਨੋ ਜਾਣੇ ਤੁਰੇ ਆਉਂਦੇ ਤੇ ਤੁਰ ਕੇ ਉਸ ਬਜ਼ੁਰਗ ਕੋਲ ਫੇਰ ਆ ਗਏ ਕਹਿੰਦੇ ਮਹਾਰਾਜ ਚਾਹੁਦੇ ਕਹੇ ਤੇ ਮੈਂ ਰੋਟੀਆਂ ਕਾਠੀਆਂ ਕਰ ਲਿਆ ਆਹ ਮਯੀ ਤੋਂ ਰੋਟੀਆਂ ਲੈ ਲਿਆ ਤੇ ਹੁਣ ਮੈਂ ਕਚੈਰੀ ਚਲਿਆ ਤੇ ਕੁਜ ਮੰਗਣਾ ਤਾ ਓਹਨੂੰ ਕਹਿੰਦਾ ਭਾਈ ਜਿਹੜੇ ਆਰਜੂ ਆ ਮੇਰੀ ਆਰਜੂ ਘਟਾ ਕਿਵੇਂ ਕਹਿੰਦਾ ਮਵੇਰੀ ਆਰਜੂ ਘਟਾ ਦੇ ਕਹਿੰਦਾ ਕਿਊਯ ਕਹਿੰਦਾ ਮੇਰਾ ਰਰ ਨੀ ਪੋਰੀਵਾਰ ਨੀ ਕੋਈ ਗ ਨੀ ਜੰਤ ਨੀ ਮੈਂ ਕਿਸੇ ਤੋਂ ਰੋਟੀਆਂ ਖੰਡਾ ਮੇਰੀ ਜੂਨ ਖਰਾਬ ਆ ਵੇਜਾਪ ਵੱਡੀ ਉਮਰ ਆ ਤਾ ਵੀ ਮੇਰੀ ਆਰਜੂ ਓਹਨੂੰ ਕਹਿ ਵੀ ਘਟਾ ਦੇ ਜਦੋ ਭਾਈ ਇਹ ਗੱਲ ਹੋਗੀ ਚਲੋ ਚਾਲ ਚਲੋ ਚਾਲ ਜਾ ਕੇ ਭਗਵਾਨ ਦੇ ਖਚਰੀ ਜਦੋ ਜਾਨ ਲਗੇ

ਰਾਮ ਕਰਦਿਆਂ ਕਰਦਿਆਂ ਰਾਜੇ ਨੇ ਅਸਾਂ ਲਾਯਾ ਤੇ ਨੀਂਦ ਆ ਗਯੀ ਨੀਂਦ ਆ ਗਯੀ ਤੇ ਓਹਨੇ ਰੋਟੁਇਆ ਖੋਲਿਆ ਤੇ ਤੇ ਭਾਈ ਕੁੱਤੀ ਡਿਗ ਦੀ ਫਿਰੇ ਡਿਗਦੀ ਫਿਰੇ ਮਤਲਬ ਓਹਨੇ ਟੋਯਾ ਪਤੀਆਂ ਬਾਟੇ ਨਾਲ ਤੇ ਬਾਟੇ ਨਾ ਟੋਇਆ ਪੈਟ ਕੇ ਓਫੜੇ ਵਿਚ ਲੱਸੀ ਪਾ ਤੀ ਤੇ ਰੋਟੀਆਂ ਪੰਜ ਚਾਰ ਪਤੀਆਂ ਪੰਜ ਚਾਰ ਤਾਹ ਬਣ ਚਲੋ

ਭੂਕੇ ਨੂੰ ਕਈ ਦਿਨ ਸੀ ਮੈਂ ਅੰਤ ਹੋ ਚਲੀ ਸੀ ਨਾਈ ਮੇਰੀ ਵੀ ਮੌਤ ਹੋ ਜਾਂਦੀ ਮੈਂ ਮਤਲਬਤੇਰੀ ਆ ਤੇਰੀ ਲੱਸੀ ਨੇ ਤੇ ਤੇਰੀ ਲੱਸੀ ਨੇ ਮਤਲਬ ਮੇਰੇ ਕਤੂਰੇ ਵੀ ਬਚ ਗਏ ਤੇ ਮੇਵੀਨ ਵੀ ਬੱਚ ਗਯੀ ਤੇ ਤੈਨੂੰ ਕਚਰੀ ਦੇ ਵਿੱਚੋ ਜਾਨ ਸਰ ਨੰਬਰ ਮਿਲਣਾ ਜਦੋ ਭਾਈ ਚਾਲ ਚਲੋ ਚਾਲ ਸਵੇਰ ਦਾ ਟੀਮ ਹੋਇਆ ਸਵੇਰ ਦਾ ਟਾਇਮ ਹੋਇਆ ਤੇ ਮਯੀ ਤੇ ਉਹ ਰਾਜਾ ਖੜੇ ਆ ਜਦੋ ਰਾਜਾ ਮਾਈ ਤੇ ਰਾਜਾ ਖੜੇ ਆ ਤਾ ਮੂਰੇ ਮੇਰੇ ਵਰਗੇ ਗਏ ਉਹ ਕਹਿੰਦੇ ਵੀ ਤੂੰ ਕੌਣ ਕਹਿੰਦਾ ਮੈਂ ਫਲਾਣੇ ਸ਼ਹਿਰ ਦਾ ਬੰਦਸ਼ ਆ ਕਹਿੰਦਾ ਬਾਦਸ਼ਾਹ ਆ ਤੇ ਹੋਰ ਫੇਰ ਤੈਨੂੰ ਕਿ ਚਾਹੀਦਾ ਕਹਿੰਦਾ ਨਾਈ ਯਾਰ ਮੈਂ ਭਗਵਾਂ ਦੇ ਕਚਰੀ ਜਾਣਾ ਆ ਕੇਹਂਡਾ ਮੈਂ ਤਾ ਕਾਇਆ ਲੋਕ ਦੇ ਸਵਾਲ ਜਵਾਬ ਪੁੱਛਣੇ ਆ ਕਹਿੰਦਾ ਵੀ ਅੱਛਾ ਕਹਿੰਦਾ ਫੇਰ ਇਹ ਕਰ ਮੇਨੂ ਪੁੱਛ ਆਉਣ ਦੇ ਅੰਦਰੋਂ ਭਗਵਾਨ ਨੂੰ ਕਹਿੰਦਾ ਹੈ ਭਗਵਾਨ ਹੈ ਮਹਾਰਾਜ ਏਦਾਂ ਕਰਕੇ ਬਾਨਾਰਸਿ ਦਾ ਮਹਾਰਾਜਾ ਆਯਾ ਆ ਕਹਿੰਦਾ ਆ ਜਾਂਦੇ ਫੇਰ ਓਹਨੂੰ ਕਈ ਦਿਨ ਹੋ ਗਏ ਕਈ ਸੱਲ ਹੋਗੇ ਓਹਨੂੰ ਤੁਰੇ ਘਰੋਂ ਓਹਨੂੰ ਮਿਲੀਏ ਮਿਲੇ ਸਾਨੂ ਜਦੋ ਭਾਈ ਕਹਿੰਦੇ ਜੇ ਇਕ ਨਾਲ ਮਯੀ ਵੀ ਆ, ਕਹਿੰਦਾ ਭਾਈ ਓਹਨੂੰ ਵੀ ਆਉਣ ਦੇ ਦੋਨਾਂ ਨੇ ਰਲ ਮਿਲ ਕੇ ਜਿਹੜੇ ਇਕ ਸਨ ਜਗਤ ਕਰਕੇ ਆਏ ਆ ਦੋਨਾਂ ਨੂੰ ਪੁੱਛਣਾ ਵੀ ਕਿ ਚਾਹੀਦਾ ਜਦੋ ਭਾਈ ਜੱਗ ਸਮੇਤ ਦਾ ਕਚਰੀ ਵਿਚ ਤਾਰੜਕੇ ਭਾਈ ਨਿਤ ਭਜਨ ਸੁਣਿਆ ਕਰਨ ਕਥਾ ਸੁਣਿਆ ਕਰਣ

ਮੰਗ ਜੋ ਕੁਜ ਮੰਗ ਨਾ ਆ ਕਹਿੰਦੇ ਮਹਾਰਾਜ ਟੌਹੜਾ ਜੋ ਪੋਆਪ ਕੀਤਾ ਸੀ ਓਹ ਸਬ ਤ੍ਰਲੋਕੀ ਨੇ ਮਾਫ਼ ਕਰਤਾ ਦੋਨੋ ਦਾ ਕਿਵੇਂ ਕਹਿੰਦਾ ਵੀ ਟੈਟਕਾ ਕਰਕੇ ਕੁੱਤੀ ਸਤ੍ਆ ਦੀਨਾ ਦੀ ਭੁੱਖੀ ਸੀ ਦਲ ਦਲ ਵਿੱਚੋ ਉਹ ਰੀਂਗਦਾ ਆਇਆ ਸੀ ਉਸ ਤੋਂ ਪਾਰ ਇਕ ਵਾਦੀ ਸੀ ਜਿਸਦੇ ਵਿੱਚੋ ਮੌਸਮ ਨਾਲ ਖ਼ਰਾਬ ਹੋਏ ਬਾਂਸਾ ਦੀ ਦੂਰੀ ਬਾੜ ਲੰਗਦੀ ਸੀ ਜਿਨ੍ਹਾਂ ਨੂੰ ਬੈਂਥ ਤੇ ਸ਼ਿਲਕੇ ਤੋਂ ਬਣਾਈਆਂ ਰੱਸੀਆਂ ਨਾਲ ਜ਼ਮੀਨ ਵਿੱਚ ਗੱਡੀਆਂ ਕਿਲਿਆਂ ਨਾਲ ਬਣਿਆ ਹੋਇਆ ਸੀ ਬੰਸਾ ਦੇ ਵਿੱਚਕਾਰ ਕਿੱਥੇ ਕਿੱਥੇ ਬਰਫ਼ ਦੇ ਹੇਠੋ ਛੁਟਛੁਟ ਪਏ ਅਣਗਾਹੇ ਪਹੇ ਦੇ ਨਿਸ਼ਾਨ ਚਾਤੀਆਂ ਮਾਰਦੇ ਸਨ ਨੇੜੇ ਹੀ ਜਰੂਰ ਆਦਮੀ ਵਸਦੇ ਹੋਣ ਗਏ ਅਲੈਕਸੀ ਦਾ ਦਿਲ ਖੁਸ਼ੀ ਨਾਲ ਉਛਲ ਪਿਆ ਇਹ ਨਹੀਂ ਸੀ ਹੋ ਸਕਦਾ ਇਸ ਦੂਰ ਦੁਰਾਲੀ ਥਾਂ ਤੱਕ ਜਰਮਨ ਪੁੱਜ ਗਏ ਹੋਣ ਪਰ ਜੇ ਪੁੱਜ ਵੀ ਗਏ ਹੋਣ ਤਾਂ ਨੇੜੇ ਹੀ ਕਿਥੇ ਉਸਦੇ ਆਪਣੇ ਲੋਕ ਵੀ ਹੋਣ ਗਏ ਤੇ ਉਹ ਬੇਸ਼ੱਕ ਇਕ ਜਖ਼ਮੀ ਆਦਮੀ ਨੂੰ ਸ਼ਰਨ ਦੇਣ ਗਏ ਤੇ ਹਰ ਸੰਬਵ ਤਰੀਕੇ ਨਾਲ ਉਸਦੀ ਸਹਇਤਾ ਕਰਨ ਗਏ ਆਪਣੇ ਪਟਕਦੇ ਫਿਰਨ ਦਾ ਅੰਤ ਨੇੜੇ ਹੀ ਆਇਆ ਮਹਿਸੂਸ ਕਰਦਿਆਂ ਅਲੈਕਸਾਈ ਪੂਰਾ ਜ਼ੋਰ ਲਾਕੇ ਬਿਨਾਂ ਆਰਾਮ ਕੀਤੀਆਂ ਅੱਗੇ ਨੂੰ ਵਧਿਆ ਉਹ ਇਕ ਦਿੱਲੀ ਦੀ ਚੋਟੀ ਤੱਕ ਪਹੁੰਚਣ ਲਈ ਤੇਜ਼ ਤੇਜ਼ ਰਿੰਗ ਰਿਹਾ ਸੀ ਉਸ ਨੂੰ ਯਕੀਨ ਸੀ ਕਿ ਉਹ ਪਿੰਡ ਦੇਖ ਸਕੇਗਾ ਜਿਹੜਾ ਉਸਲੀ ਸ਼ਰਮ ਦੀ ਠਾਹਰ ਬਣੇਗਾ ਵੱਸੋ ਵਾਲੀ ਥਾਂ ਤੱਕ ਪੁੱਜਣ ਲਈ ਪੁਰੀ ਵਾਹ ਲਾਉਂਦਿਆਂ ਉਹ ਇਹ ਦੇਖਣ ਤੋਂ ਅਸਮਰਥ ਰਿਹਾ ਕਿ ਇਸ ਵਾਰਡ ਤੇ ਪਹੇ ਦੇ ਨਿਸ਼ਾਨ ਤੋਂ ਛੁਟ ਹੋਰ ਕੁਜ ਵੀ ਨਹੀਂ ਸੀ ਜਿਸ ਤੋਂ ਮਨੁੱਖਾ ਦੇ ਨੇੜੇ ਹੋਣ ਦਾ ਕੋਈ ਸੰਕੇਤ ਮਿਲਦਾ ਉਹ ਰੀਂਗਦਾ ਦਾ ਹੋਇਆ ਸਾਹੋ ਸਾਹ ਹੋ ਜਾਂਦਾ ਮੂੰਹ ਹੇਠਾਂ ਨੂੰ ਕਰੀਬ ਬਰਫ਼ ਵਿੱਚ ਡਿੱਗ ਪੈਂਦਾ ਥਕਾਵਟ ਨਾਲ ਬੇਹੋਸ਼ ਹੋ ਜਾਂਦਾ ਆਖਿਰ ਉਹ ਟਿਲੇ ਦੀ ਚੋਟੀ ਉੱਤੇ ਪੁੱਜ ਗਿਆ ਸਾਹੋ ਸਾਹ ਹੋਏ ਨੇ ਉਸਨੇ ਅੱਖਾਂ ਉੱਪਰ ਚੁਕਇਆ ਤੇ ਇਕ ਦਮ ਮੁੜ ਹੇਠਾਂ ਸੁੱਟ ਲਿਆ ਇਹਨਾਂ ਭਿਆਨਕ ਸੀ ਉਹ ਦਰਿਸ਼ ਕੋਈ ਸ਼ੱਕ ਨਹੀਂ ਸੀ ਹੋ ਸਕਦਾ ਕਿ ਅਜੇ ਕੁੱਜ ਹੀ ਸਮਾਂ ਪਹਿਲਾ ਇਥੇ ਜੰਗਲ ਵਿਚ ਕੋਈ ਛੋਟਾ ਜਿਹਾ ਪਿੰਡ ਹੁੰਦਾ ਹੋਵੇਗਾ ਜੋ ਕੁੱਜ ਉਸ ਦੀ ਨਜ਼ਰੀ ਪਿਆ ਉਹ ਸੀ ਕੁੱਜ ਕੁ ਬਗ਼ੀਚੇ ਬੈਂਤ ਦੀ ਵਾੜਾ ਤੇ ਐਸ਼ ਦਾ ਇਕ ਦਰੱਖਤ ਜਿਹੜਾ ਕਿਸੇ ਦੀ ਬਾਰੀ ਦੇ ਬਾਹਰ ਉਗਿਆ ਹੋਇਆ ਸੀ ਹੁਣ ਇਹ ਸਬ ਅੱਗ ਨਾਲ ਮਰਿਆ ਤੇ ਝੁਲਸਿਆ ਹੋਇਆ ਬਰਫ਼ ਵਿੱਚੋ ਬਾਹਰ ਨਿਕਲਿਆ ਹੋਇਆ ਸੀ ਇਹ ਇਕ ਖ਼ਾਲੀ ਬਰਫ਼ ਤੱਕਿਆ ਹੋਇਆ ਮੈਦਾਨ ਸੀ ਜਿਸ ਉਪਰ ਧੂਏ ਦੀ ਲਕੀਰਾਂ ਇੰਜ ਬਾਹਰ ਨਿਕਲ ਰਹੀਆਂ ਸਨ ਜਿਵੇਂ ਜੰਗਲ ਸਾਫ਼ ਕਰਨ ਪਿੱਛੋਂ ਦਰੱਖਤਾਂ ਦੀ ਮੁੱਦਿਆਂ ਹੁੰਦੀਆਂ ਹਨ ਤੇ ਵਿੱਚਕਾਰ ਕਰਕੇ ਬਿਲਕੁਲ ਬੇਮੇਲ ਲੱਗਦੀ ਇਕ ਖੂਹ ਦੀ ਚਰਖੜੀ ਉਬਰੀ ਹੋਈ ਸੀ ਜਿਸ ਨਾਲ ਲੋਹੇ ਦੀ ਪੱਤਰੀ ਨਾਲ ਮੜੀਆਂ ਹੋਇਆ ਇਕ ਲੱਕੜੀ ਦਾ ਪੁਰਾਣਾ ਡੋਲ ਲਟਕ ਰਿਹਾ ਸੀ ਜਿਹੜਾ ਆਪਣੀ ਜੰਗਾਲ ਲੱਗੀ ਜ਼ੰਜੀਰੀ ਨਾਲ ਪੰਜਾ ਹਵਾਂ ਨਾਲ ਹੋਲੀ ਹੋਲੀ ਚੁਲ ਰਿਹਾ ਸੀ ਪਿੰਡ ਦੇ ਅੰਦਰ ਜਾਣ ਵਾਲੀ ਥਾਂ ਹਰੀ ਵਾਰਡ ਨਾਲ ਘੇਰੇ ਇਕ ਬਗ਼ੀਚੇ ਦੇ ਨੇੜੇ ਇਕ ਸੁੰਦਰ ਮੇਹਰਾਬ ਖੜ੍ਹੀ ਸੀ ਜਿਸ ਹੇਠਾਂ ਆਪਣੀਆਂ ਜੰਗਾਲ ਲੱਗੀ ਚੂਲਾ ਉੱਪਰ ਦਰਵਾਜ਼ਾ ਝੁਲਦਾ ਹੋਇਆ ਚੀ ਚੀ ਕਰ ਰਿਹਾ ਸੀ ਕੋਈ ਜੀਵ ਨਹੀਂ ਸੀ ਕੋਈ ਆਵਾਜ਼ ਨਹੀਂ ਸੀ ਕਿਥੇ ਵੀ ਕਿਸੇ ਜਿਉਂਦੇ ਜਾਗਦੇ ਜੀਵ ਦੀ ਕੋਈ ਨਿਸ਼ਾਨੀ ਨਹੀਂ ਸੀ ਇਕ ਖ਼ਰਗੋਸ਼ ਜਿਸ ਨੂੰ ਅਲੈਕਸਾਈ ਨੇ ਤ੍ਰਾਹ ਕੇ ਝਾੜਿਆ ਵਿੱਚੋ ਪਜਾ ਦਿੱਤਾ ਸੀ ਦੋਰੰਗੇ ਲਗਾਉਂਦਾ ਸਿੱਧਾ ਪਿੰਡ ਵੱਲ ਪਜ ਉਠਿਆ ਉਹ ਦਰਵਾਜ਼ੇ ਕੋਲ ਰੁਕਿਆ ਆਪਣੇ ਅਗਲੇ ਪਹੁੰਚੇ ਚੁੱਕ ਕੇ ਬੈਠ ਗਿਆ ਤੇ ਆਪਣਾ ਇਕ ਕੰਨ ਖੜਾ ਕਰਲਿਆ ਪਰ ਉਸ ਵੱਡੇ ਸਾਰੇ ਅਜ਼ੀਬ ਜੀਵ ਨੂੰ ਅਪਣੇ ਪੈਰਾਂ ਉੱਤੇ ਰੀਂਗਦਾ ਆਉਂਦਾ ਦੇਖ ਕੇ ਇਹ ਮੁੜ ਸੜੇ ਹੋਏ ਤੇ ਵੀਰਾਨ ਪਏ ਬਗ਼ੀਚੇ ਦੇ ਨਾਲ ਨਾਲ ਕਿਥੇ ਅਲੋਪ ਹੋ ਗਿਆ ਅਲੈਕਸੀ ਨੇ ਮਸ਼ੀਨੀ ਢੰਗ ਨਾਲ ਵੱਧਣਾ ਜਾਰੀ ਰੱਖਿਆ ਉਸਦੀਆਂ ਵਦੀ ਦਾੜੀ ਵਾਲੀ ਗੱਲਾਂ ਉਪਰੋਂ ਵੱਡੇ ਵੱਡੇ ਅਥਰੂ ਬਹਿ ਕੇ ਬਰਫ਼ ਵਿੱਚ ਡਿੱਗਣ ਲੱਗੇ ਉਹ ਦਰਵਾਜ਼ੇ ਕੋਲ ਰੁਕਿਆ ਜਿੱਥੇ ਕੁੱਜ ਸਮਾਂ ਪਹਿਲੇ ਖ਼ਰਗੋਸ਼ ਰੁਕਿਆ ਸੀ ਦਰਵਾਜ਼ੇ ਉੱਪਰ ਇਕ ਫੱਟੇ ਦਾ ਬਾਕੀ ਬੱਚਿਆਂ ਹਿੱਸਾ ਸੀ ਜਿਸ ਉੱਤੇ ਹਰਫ਼ ਚਿੰਦ ਪੜੇ ਜਾ ਸਕਦੇ ਸਨ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਸੀ ਕਿ ਇਸ ਹਰੀ ਵਾਰਡ ਪਿਛਲੇ ਪਾਸੇ ਕਦੇ ਕਿਸੇ Kinder Garden ਦੀ ਸਾਫ਼ ਸੁਥਰੀ ਇਮਾਰਤ ਖੜੀ ਸੀ ਸਗੋਂ ਕੁੱਜ ਕੁ ਨੀਵੇਂ Bench ਵੀ ਪਏ ਸਨ ਰੰਦਾ ਫੇਰਕੇ ਤੇ ਸ਼ੀਸ਼ੇ ਨਾਲ ਰਗੜਕੇ ਇਹਨਾਂ ਨੂੰ ਮੁਲਾਇਮ ਬਣਾਇਆ ਹੋਇਆ ਸੀ ਅਲੈਕਸੀ ਨੇ ਧੱਕਾ ਮਾਰਕੇ ਦਰਵਾਜ਼ਾ ਖੋਲਿਆ ਰਿੜਦਾ ਹੋਇਆ ਇਕ Bench ਤੱਕ ਗਿਆ ਤੇ ਇਸਦੇ ਸੋਫ਼ੇ ਬੈਠਣਾ ਚਾਹਿਆ ਪਰ ਉਸਦਾ ਸ਼ਰੀਰ ਆਦੀ Position ਦਾ ਇਹਨਾਂ ਆਦਿ ਹੋ ਚੁੱਕਾ ਸੀ ਕਿ ਉਹ ਅਪਣੇ ਆਪ ਨੂੰ ਸਿੱਧਾ ਨਾ ਕਰ ਸਕਿਆ ਜਦੋਂ ਆਖ਼ਰ ਉਹ ਬੈਠ ਹੀ ਗਿਆ ਤਾਂ ਉਹਦੀ ਰੀੜ ਦੀ ਹੱਡੀ ਪੀੜ ਕਰਨ ਲੱਗ ਪਈ ਆਰਾਮ ਕਰਨ ਲਈ ਉਹ ਬਰਫ਼ ਉੱਤੇ ਲੇਟ ਗਿਆ ਤੇ ਅਦਾ ਕੁ ਗੁੱਛਾ ਮੁੱਛਾਂ ਹੋਗਿਆ ਜਿਵੇਂ ਕੋਈ ਥਕਿਆ ਜਾਨਵਰ ਹੋ ਜਾਂਦਾ ਹੈ ਉਸਦਾ ਦਿਲ ਪਾਰੀ ਉਦਾਸ ਸੀ Bench ਦੇ ਦੁਆਲੇ ਬਰਫ਼ ਪਿਗਲ ਰਹੀ ਸੀ ਜਿਸ ਨਾਲ ਕਾਲੀ ਜਮੀਨ ਨਿਕਲਦੀ ਆ ਰਹੀ ਸੀ ਜਿਸ ਤੋਂ ਨਿੱਗੀ ਭਾਫ਼ ਉੱਠਦੀ ਵੱਲ ਖਾਂਦੀ ਤੇ ਹਵਾ ਵਿੱਚ ਥਰਕਦੀ ਸਾਫ਼ ਦਿਖਾਈ ਦੇ ਰਹੀ ਸੀ ਅਲੈਕਸੀ ਨੇ ਨਿੱਗੀ ਤੇ ਨਰਮ ਮਿਟੀ ਦੀ ਮੁੱਠ ਭਰੀ

ਜ਼ਮੀਨ ਦਾ ਇਹ ਟੋਟਾ ਉਹਨਾਂ ਨੇ ਕਾਲੇ ਜੰਗਲ ਤੋਂ ਜੀਤਿਆ ਸੀ ਹਲ ਨਾਲ ਇਸ ਉੱਤੇ ਸਿਆਲ ਪਾਏ ਸਨ ਲੱਕੜੀ ਦੀ ਤ੍ਰਾਹ ਨਾਲ ਇਸ ਫਰੋਲਿਆ ਸੀ ਇਸ ਵਿਚ ਖਾਦ ਪਾਈ ਸੀ ਤੇ ਇਸ ਦਾ ਖ਼ਿਆਲ ਰੱਖਿਆ ਸੀ ਹੁਣ ਇਥੇ ਕੁਜ ਨਹੀਂ ਸੀ ਸਿਵਾਏ ਇਕ ਬਾਣ ਦੇ ਇਸ ਵਾਰ ਅਲੈਕਸੀ ਜਿਨ੍ਹਾਂ ਜ਼ਿਆਦਾ ਸੋਚਦਾ ਉਸਦਾ ਦਿਮਾਗ਼ ਉਹਨਾਂ ਹੀ ਜ਼ਿਆਦਾ ਸਰ ਗਰਮ ਹੁੰਦਾ ਜਾਂਦਾ ਉਸਦਾ ਦਾ ਦਿਲ ਪੀੜ ਤੇ ਸੰਤਾਪ ਨਾਲ ਫੱਟਣ ਲਗਾ ਉਹਨਾਂ ਨੂੰ ਹੋਰ ਅੱਗੇ ਨਹੀਂ ਵੱਧਣ ਜਦੋ ਤੱਕ ਸਾਡੇ ਵਿੱਚ ਸਾਹ ਬਾਕੀ ਨੇ ਸਾਨੂੰ ਉਹਨਾਂ ਦਾ ਮੁਕਾਬਲਾ ਕਰਨਾ ਚਾਈਦਾ ਹੈ ਜਿਵੇਂ ਉਸ ਰੁੱਸੀ ਸਿਪਾਹੀ ਨੇ ਕੀਤਾ ਸੀ ਜਿਹੜਾ ਜੰਗਲ ਵਿੱਚ ਉਸ ਮੈਦਾਨ ਵਿੱਚ

ਪਿੰਡ ਜੰਗਲੇ ਨਾਲੋਂ ਵੀ ਵਧੇਰੇ ਵੀਰਾਨ ਲੱਗ ਰਿਹਾ ਸੀ ਇਕ ਦਮ ਇਕ ਅਜ਼ੀਬ ਜਿਹੀ ਆਵਾਜ਼ ਨੇ ਉਸਨੂੰ ਚੋਕਨਆ ਕਰ ਦਿੱਤਾ ਗਲੀ ਦੇ ਬਿਲਕੁਲ ਸਰ ਉੱਤੇ ਸਵਾਹ ਦੇ ਢੇਰ ਨੇੜੇ ਉਸਨੂੰ ਇਕ ਕੁੱਤੇ ਦਿਖਾਈ ਦਿੱਤਾ ਇਕ ਜਤਲ ਜਿਹਾ ਲਟਕੇ ਹੋਇਆ ਕਨਾ ਵਾਲਾ ਪਾਲਤੂ ਕੁੱਤਾ ਹੋਲੀ ਹੋਲੀ ਗੁਰਾਉਂਦਾ ਹੋਇਆ ਇਕ ਤਿਲਕਦੇ ਜਿਹੇ ਮਾਸ ਦੇ ਟੁਕੜੇ ਨੂੰ ਲਗਾ ਹੋਇਆ ਸੀ ਜਿਹੜਾ ਉਸਨੇ ਆਪਣੇ ਪੰਜੇ ਵਿਚ ਫੜਿਆ ਹੋਇਆ ਸੀ ਅਲੈਕਸੀ ਤੇ ਨਜ਼ਰ ਪੈਂਦੇ ਹੀ ਇਹ ਕੁੱਤਾ ਜਿਹੜਾ ਜਾਨਵਰਾਂ ਵਿੱਚੋ ਸਬ ਤੋਂ ਵੱਧ ਜਿਸਨੂੰ ਸਮਝਿਆ ਜਾਂਦਾ ਇਕਦਮ ਗੁਰਾਇਆ ਤੇ ਦੰਦ ਕੱਢ ਲਏ ਉਸਦੀ ਅੱਖਾਂ ਇੰਜ ਗੁੱਸੇ ਵਿੱਚ ਚਮਕ ਰਹੀਆਂ ਸਨ ਕਿ ਅਲੈਕਸੀ ਦੀ ਇਕ ਅੰਗਰੋਡ ਵਿੱਚੋ ਕੰਬਣੀ ਦੌਰ ਗਈ